ਫਾਇਲ ਹੈੰਡ੍ਲਿੰਗ ਦੇ ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ ਇਸ ਟਯੁਟੋਰਿਅਲ ਵਿਚ ਅਸੀਂ ਸਿਖਾਂਗੇ ਫਾਇਲ ਓਪੇਨ ਕਿਵੇਂ ਕਰਨੀ ਹੈ ਫਾਇਲ ਵਿਚੋਂ ਡਾਟਾ ਰੀਡ ਕਿਵੇਂ ਕਰਨਾ ਹੈ ਫਾਇਲ ਵਿਚੋਂ ਡਾਟਾ ਰਾਇਟ ਕਿਵੇਂ ਕਰਨਾ ਹੈ ਅਤੇ ਕੁਝ ਉਦਾਹਰਨਾਂ ਇਸ ਟਯੁਟੋਰਿਅਲ ਨੂੰ ਰਿਕਾਰਡ ਕਰਨ ਲਈ ਮੈ ਵਰਤ ਰਿਹਾਂ ਹਾਂ ਉਬਤੂੰ ਓਪਰੇਟਿੰਗ ਸਿਸਟਮ ਵਰਜ਼ਨ 1110 ਜੀ ਸੀ ਸੀ ਅਤੇ ਜੀਜੀ ਕੰਪਾਇਲਰ ਵਰਜ਼ਨ 461

ਐਫਪੀ fopensampleਟੀਐਕਸਟੀ ਡਬਲੂ ਫਾਇਲ ਵਿਚੋਂ ਡਾਟਾ ਰੀਡ ਕਰਨਾ ਉਦਾਹਰਨਐਫਪੀ ਐਫਓਪੇਨsampletxtਰ
ਐਫਪੀ fopensampleਟੀਐਕਸਟੀ ਰ ਅਸਾਇਨਮੇਂਟ ਅਸਾਈਨਮੈਂਟ ਅਭਿਆਸ ਲਈ ਟੇਸਟ ਫਾਇਲ ਬਨਾਣ ਲਈ ਪ੍ਰੋਗ੍ਰਾਮ ਲਿਖੋ ਟੇਸਟ ਫਾਇਲ ਵਿਚ ਆਪਣਾ ਨਾਮ ਅਤੇ ਪਤਾ ਲਿਖੋ ਫਿਰ ਉਸਨੂੰ ਸੀ ਪ੍ਰੋਗ੍ਰਾਮ ਰਾਹੀੰ ਕੰਨਸੋਲ ਉੱਤੇ ਡਿਸਪਲੇ ਕਰਾਓ ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇਗਾ ਅਗਰ ਤੁਹਾਡੇ ਕੋਲ ਪਰਯਾਪ੍ਤ ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋ ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ ਚਲਾਉਂਦੀ ਹੈ ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ ਹੋਰ ਜਾਣਕਾਰੀ ਲਈ contactspoken tutorialorg ਨੂੰ ਲਿਖੋ ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਇਸ ਨੂੰ ਆਈਸੀਟੀ ਐਮਐਚਆਰਡੀ ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ ਇਸ ਮਿਸ਼ਨ ਦੀ ਹੋਰ ਜਾਣਕਾਰੀ spoken tutorialorgnmeict ਇੰਟਰੋ ਉੱਤੇ ਮੌਜੂਦ ਹੈ ਇਹ ਸ਼ਿਵ ਗਰਗ ਹੈ ਧੰਨਵਾਦ